ਇਹ ਸਕੀਨ ਕਲਰ ਤੇ ਆ ਇਹ ਇੱਟਾਂ ਇਹ ਇੱਟਾਂ ਦੀ ਬਣੀ ਹੋਈ ਆ ਤੇ ਅੱਗੇ ਤੇ ਮੁੰਡਾ ਚਲ ਕੇ ਆਉਂਦੇ ਜਿੰਨੇ ਬਲੂ ਕਲਰ ਦੀ ਸ਼ਰਟ ਪਾਈ ਆ।

ਇਹ ਜਿਹੜੇ ਚਿਲਡਰਨ ਆ ਜਿਹੜੇ ਨਾਇਨ ਚਿਲਡਰਨ ਆ ਇਹ ਇਹਡੇ ਗੇਮ ਡੇਹਾ ਖੇਡਣ ਹਾਂ।

ਤੇ ਜਿਹੜੀ ਰਾਈਟ ਸਾਈਡ ਤੇ ਆ ਓਹਨਾਂ ਨੇ ਲੈਨ ਬਣਾਈ ਆ ਵਾਰੀ ਸਾਰੇ ਪਿੱਛੇ-ਪਿੱਛੇ ਆਉਂਦੇ ਆ ਇਹਨਾਂ ਨੇ ਬਲੂ ਕਲਰ ਦੀ ਸ਼ਰਟ ਪਾਈ ਆ ਪਿੱਛੇ ਇੱਕ ਕੁੜੀ ਆ ਉਹਨੇ ਬਲੈਕ ਕਲਰ ਦੀ ਪਾਈ --

ਇਹ ਇੰਡੀਆ ਟਾਇਰਾਂ ਦੀ ਦੁਕਾਨ ਆ ਇਦੇ ਰਾਈਟ ਸਾਈਡ ਤੇ ਕਾਫੀ ਜਿਹੜੇ ਟਾਇਰ ਆ ਬਲੈਕ ਕਲਰ ਦੇ ਪਏ ਆ।

ਤੇ ਇਹਦੇ ਵਿੱਚ ਜਿਹੜਾ ਉਹ ਕੋਠੀ ਦਾ ਕਲਰ ਆ ਓਹ ਪੈਰੇਟ ਆ ਤੇ ਅੱਗੇ ਰਾਇਟ ਸਾਈਡ ਤੇ ਇੱਕ ਗੋਲ ਜਿਹਾ ਵਾ ਉਹਨਾਂ ਵਿੱਚ ਇੱਕ ਛੋਟੀ ਜਿਹੀ ਕੰਧ ਕੀਤੀ ਗਈ ਹੈ ਤੇ ਵਿੱਚ ਉਹਦੇ ਪਾਰਕ ਆ।

ਉਹਨੂੰ ਕੁਛ ਬੋਕਸ ਬਣਾਇਆ ਉਹਦੇ ਵਿੱਚ ਚਾਰ ਪੰਜ ਬੋਕਸ ਬਣਾਏ ਆ ਪਿੱਛੇ ਜਿਹੜੀਆਂ ਇੱਟਾਂ ਪਈਆਂ ਵਾ।

ਮੋਬਾਈਲ ਕਰੀਮ ਇਹਦੇ ਵਿੱਚ ਕੰਮ ਨਹੀਂ ਹੈ ਕਰਨਾ ਉਪਰ ਓਹਦੇ ਕਾਫੀ ਜਿਹੜਾ ਭਾਰਾ ਇੱਕ ਪਿੱਲ਼ਰ ਚੁੱਕਿਆ ਹੋਇਆ ਵਾ ਆਪਣੇ ਊਪਰ।

ਇਹਨਾਂ ਦੇ ਥੱਲੇ ਕਾਫੀ ਜਿਹੜੀ ਹਰਿਆਲੀ ਆ ਦਰਖਤ ਦੇ ਲਾਲ ਡਸਟਬੀਨ ਪਿਆ ਗਰੀਨ ਕਲਰ ਦਾ।

ਇਹ ਜਿਹੜੀ ਸ਼ੌਪ ਹੈ ਕਰਿਆਨੇ ਦੀ ਸ਼ੋਪ ਆ ਇਹਦੇ ਜਿਹੜੇ ਰਾਈਟ ਸਾਈਡ ਤੇ ਕੋਕੋ ਕੋਲੇ ਦੀਆਂ ਕੱਚ ਵਾਲੀਆ ਬੋਤਲਾਂ ਪਈਆਂ ਤੇ ਲੈਫਟ ਸਾਈਡ ਤੇ --

ਇਹਦੇ ਉੱਤੇ ਕਾਫੀ ਜਿਹੜੇ ਆ ਟੁੱਥ ਪੇਸਟ ਬੈਟ ਵਗੈਰਾ ਉੱਪਰ ਬਿਸਕਿਟਸ ਕੁਰਕਰੇ ਲੇਜ਼ ਵਗੈਰਾ ਲੱਗੇ ਨੇ।

ਤੇ ਇਹਦੇ ਨਾਲ ਹੀ ਜਿਹੜੇ ਥੱਲੇ ਆ ਘਾਹ ਵਾ ਵਗੈਰਾ ਕਾਫੀ ਸਾਰੇ ਸਮਾਲ ਸਮਾਲ ਜਿਹੜੇ ਘਾਹ ਉਗਿਆ ਵਾ ਤੇ ਉਹਨਾਂ ਦੇ ਘਰਾਂ ਲਾਗੇ ਕਾਫੀ ਜਿਹੜੇ ਟਰੀਸ ਹਨ।

ਤੇ ਲੈਫਟ ਸਾਈਡ ਦੇ ਜੇਹੜੇ ਲੋਕ ਆ ਉਹ ਕੁੱਛ ਡਏ ਆ ਖਰੀਦਣ ਡਏ ਆ ਤੇ --

ਕੰਪਿਊਟਰ ਗੇਮ ਕੀਬੋਰਡ ਜਿਹੜਾ ਵਾ ਥੱਲੇ ਜਿਹੜਾ ਕੰਪਿਊਟਰ ਹੈ ਓਹ ਚਲੰਦੇਆ ਵਾ ਓਹਦੇ ਵਿੱਚ ਟ੍ਰਾਐਂਗਲ ਦਾ ਨਿਸ਼ਾਨ ਆ ਵ੍ਹਾਈਟ ਕਲਰ ਦਾ।